ਕਿਆ ਬੋਲੀਆਂ ਦਾ mean ਮਤਲਬ ਨਿਕਲਦਾ ਜਦੋਂ ਬੰਦਾ ਨਾ ਆਪਣੀਆਂ ਬੋਲੀਆਂ ਬੋਲਦਾ ਬਾਅਦ ਚ ਦੇਖਦਾ ਉਹਨੂੰ ਕਿੱਢਾ ਵਧੀਆ ਮੀ ਉਹ ਨਿਕਲਦਾ ਹਰੇਕ ਦੇ ਉਹਦੇ ਤੇ ਹੈ ਨਾ ਮਤਲਬ ਹਰੇਕ ਮਤਲਬ marriage ਤੇ ਜਾਂ ਜਾਗੋ ਤੇ

ਕਿਸੇ ਦੇ ਜਨਮ ਹੋਇਆ ਕਿਸੇ ਦੇ ਉਹ ਉਹਦੇ ਨਾ ਹਰੇਕ ਨਾਲ related ਏਂ ਬੋਲੀਆਂ

ਹੁਣ ਆ ਇੱਕ ਬੋਲੀ ਮੈਂ ਦੇਖੀ ਕਹਿੰਦਾ ਅੱਡੀ ਵੱਜ ਵੱਜਦੀ ਜੈ ਕੁੜੇ

ਸ਼ਾਦੀਆਂ ਚ ਕੁੜੀਆਂ ਨੱਚਦੀਆਂ ਨੇ

ਇੰਨੇ ਜੋਸ਼ ਨਾਲ ਨੱਚਦੀ ਏ ਜਿਵੇਂ ਵੀ ਹੈ ਹਨਾ ਕਹਿੰਦਾ ਵੀ ਲੋਕਾਂ ਦੇ ਚੁਬਾਰੇ ਹਿੱਲਦੇ

ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ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

ਠੀਕ ਏ ਕਹਿੰਦਾ ਗਿੱਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਹੀਆਂ ਗਿੱਧੇ ਵਿਚ

ਮੈਂ ਨਿੱਕੀ ਹੁੰਦੀ ਛੋਟੇ ਹੁੰਦੇ ਨਾਨਕੇ ਜਾਂਦੀ ਹੁੰਦੀ ਸੀਗੀ ਦੁੱਧ ਮਲਾਈਆਂ ਖਾਂਦੀ ਸੀਗੀ

ਉਹ ਕੁੜੀਆਂ ਦਾ ਇੱਦਾਂ ਵੀ ਨਾ ਹੁਣ ਜਿੰਨੀ ਦੇਰ ਪੇਕੇ ਆਂ ਉੰਨੀ ਦੇਰ ਇਹ ਨਾਨਕੇ ਨੁਨਕੇ ਵਗੈਰਾ ਜਾ ਹੁੰਦਾ

ਆਹੋ ਇੱਕ ਮੇਰੇ ਵੀ ਦਿਮਾਗ ਚ ਆਈ ਭੂਆ ਤੇ ਬਣਾਈ ਹੋਈ ਆ

ਭੂਆ ਆਈ ਮੱਥੇ ਪੋਕ ਸਜਾ ਕੇ ਹੈਂ ਪੋਕ ਸਜਾ ਕੇ ਨੀ ਵਿਹੜਾ ਪੱਟ ਸੁੱਟਿਆ ਘੱਗਰਾ ਸੂਤ ਦਾ ਪਾ ਕੇ ਉਹ ਆ ਗਿਆ ਠੀਕ ਆ ਘੱਗਰਾ ਸੂਤ ਪਾ ਕੇ

ਘੱਗਰਾ ਬੋਲਣ ਚ odd ਜਾ ਲੱਗਦਾ ਵੀ ਘੱਗਰਾ ਹੈ ਪਰ ਜਿਹੜਾ ਲਹਿੰਗਾ ਹੈ ਸੋਹਣਾ ਲੱਗਦਾ ਸੁਣਨ ਚ ਬੋਲਣ ਚ ਵੀ ਵਧੀਆ ਲੱਗਦਾ

ਵਿਆਹਾਂ ਤੇ ਬਹੁਤ ਨੇ ਜਾਗੋ ਤੇ

ਕਹਿੰਦਾ ਵਾਰੀ ਵਰਸੀ ਖੱਟਣ ਲਿਆ ਸੀ ਖੱਟ ਕੇ ਲਿਆਂਦਾ Yamaha ਭੰਗੜਾ ਤਾਂ ਜੱਚਦਾ ਜੇ ਨੱਚੇ ਮੁੰਡੇ ਦਾ ਮਾਮਾ

ਮਾਮਾ ਖੁਸ਼ ਹੋ ਕੇ ਢੋਲੀ ਨੂੰ ਕੁੱਝ ਦੇ ਦਵੇ

ਕਈ ਵਾਰ ਕਹਿੰਦੇ ਹੋਰ ਵੀ ਸੀ

ਅਹ ਜੇ ਦੁੱਧ ਬੱਕਰੀ ਦਾ ਪਿੱਤਾ ਹਣਾ ਬੱਕਰੀ ਦੇ ਦੁੱਧ ਨੂੰ ਪਿੱਤਾ ਵੀ ਇਹਦੇ ਨਾਲ ਨੀ ਜੋਸ਼ ਹੁੰਦਾ ਇਹਦੇ ਨਾਲ ਜੋਸ਼ ਨਹੀਂ ਆਉਂਦਾ ਹਾਂ

ਕਹਿੰਦਾ ਧਾਈਏ ਧਾਈਏ ਧਾਈਏ ਧਰਤੀ ਪੱਟ ਸੁੱਟੀਏ ਅਸੀਂ ਜਿੱਥੇ ਮੇਲਣਾ ਜਾਈਏ

ਵੀ ਇੱਦਾਂ ਕਹਿੰਦੇ ਜਿੱਥੇ ਅਹ ਉਹ ਕੁੜੀਆਂ ਇੱਕਠੀਆਂ ਹੋ ਕੇ ਜਾਂਦੀਆਂ ਨੇ ਵਿਆਹ ਸ਼ਾਦੀਆਂ ਚ ਜਾਂਦੀਆਂ ਮੇਲਿਆਂ ਚ ਜਾਂਦੀਆਂ ਵੀ ਕਹਿਨੇ ਵੀ ਇੱਕ ਥਾਂ ਤੇ ਗਾਹ ਪਾਇਆ ਹੁੰਦਾ

ਕੁੜੀਆਂ ਵਿਆਹ ਚ ਕੱਢਨੀਆਂ ਔਖੀਆਂ

ਹਰੇਕ ਹੀ ਉਹੀ ਏ ਅੱਗੇ ਉਹ ਸਿੱਠਣੀਆਂ ਬੁਲਾਂਦੇ ਸੀ ਜਦੋਂ ਆਉਂਦੇ ਸੀ ਨਾਨਕੇ ਆਉਂਦੇ ਸੀ

ਇਹਦੇ ਵਿੱਚ ਇਹ ਆ ਨਾਨਕਿਆਂ ਉਸ ਪਿੰਡੋਂ ਆਈਆਂ ਜਿੱਥੇ ਕਿੱਕਰ ਵੀ ਨਾ ਇਨ੍ਹਾਂ ਦੇ ਛੱਜਾਂ ਵਰਗੇ ਪੈਰ ਪੈਰੀ ਛਿੱਤਰ ਵੀ ਨਾ ਪੈਰੀ ਛਿੱਤਰ ਵੀ ਨਾ ਹਾਂ ਵੀ ਉਹ ਪਿੰਡ

ਪਰ ਇਹ ਸਿੱਟਠਣੀਆਂ ਵਿੱਚ ਪਤਾ ਕੀ ਏ ਕਈ ਵਰੀ ਲੜਾਈਆਂ ਵੀ ਹੋ ਜਾਂਦੀਆਂ ਫਿਰ ਕਈ ਉਹ ਨਹੀਂ ਨਾ ਮਜਾਕ ਮਜਾਕ ਵਿੱਚ ਇਹੀ ਗਾ ਦਿੰਦਾ ਨਾ

ਜਿੱਧਰ ਅਸੀਂ ਗਏ ਵਿਆਹ ਉੱਥੇ ਕੁੜੀਆਂ ਨੇ ਕੁੱਝ ਕਹੀਆਂ ਹੋਣੀਆਂ ਵੀ ਉਹ ਬੋਲੀ ਪਾਈ ਹੋਣੀ ਸਿੱਠਣੀ ਗਾਈ ਹੋਣੀ ਮੁੰਡੇ ਨੇ ਪਾਤੀ ਕਹਿੰਦਾ ਅਹ ਬਾਰੀ ਵਰਸੀ ਨਾ ਮਤਲਬ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਟੂਮਾਂ ਕਹਿੰਦਾ ਸਾਲੀਆਂ ਮੇਰੀਆਂ ਕਿੰਨੀਆਂ ਸੋਹਣੀਆਂ ਕਿਹਨੂੰ ਕਿਹਨੂੰ ਚੁੰਮਾ

ਉਹਨੇ ਆਪਣੇ ਵੱਲੋਂ ਤਾਂ ਛੰਦ ਸੁਣਾ ਤਾ ਉਹੀ ਆ ਨਾ ਕੀ ਅੱਜਕਲ ਮਤਲਬ ਉਹ ਕਰਦੇ ਨੇ ਹੋਰ ਕਹਿੰਦਾ ਸੁਣ ਵੇ ਚਾਚਾ ਸੁਣ ਵੇ ਤਾਇਆ ਸੁਣ ਵੇ ਬਾਬਲਾ ਮੋਢੀ

ਧੀ ਵੇ ਕੰ ਕੰਜੂ ਕਿਉਂ ਡੋਬੀ ਦਾਰੂ ਪੀਣੀ ਦੇ

ਇਹ ਮਤਲਬ ਵੀ ਇਹ ਮੈਨੂੰ ਲੱਗਦਾ ਵੀ ਇੱਕ ਕੁੜੀ ਨੇ ਆਪਣੇ ਤਾਏ ਚਾਚੇ ਜਾਂ ਉਹਨੂੰ ਕੁੱਝ ਕਿਹਾ ਜਿੱਦਾਂ ਨਾ ਕੀਤੇ ਕਹਿੰਦੇ ਨੇ ਜੀ ਆਪਣਾ

ਜਿੱਦਾਂ ਕਹਿੰਦੇ ਵੀ ਆਪ ਵੀ ਦਾਰੂ ਪੀਣੇ ਆਲੇ ਤੇ ਅੱਗੇ ਮੁੰਡਾ ਵੀ ਦਾਰੂ ਪੀਣ ਆਲਾ ਲੱਭ ਤਾ ਤੈਨੇ

ਮੋਢੀ ਬਣੀ ਫਿਰਦੇ ਆ ਕਹਿੰਦਾ ਦਾਰੂ ਪੀਣੀ ਦੇ ਵੀ ਆਪਸ ਚ ਦਾਰੂ ਪੀਈ ਜਾਂਦੇ ਆ ਧੀ ਕੀ ਮੈਂ ਕਿਵੇਂ ਕੰਜੂ ਕਿਉਂ ਡੋਬੀ ਮੈਂ

ਹਾਂ ਵੀ ਉਹਦੇ ਕੋਲ ਡੁਬੋ ਤੀ ਤੈਨੇ ਤੇ ਉਹ ਵੀ ਦਾਰੂ ਪੀਣ ਆਲਾ ਨਿਕਲਿਆ ਦਾਰੂ ਪੀਣੇ ਬਸ ਉਹੀ

ਕਹਿੰਦਾ ਹਰੀ ਹਰੀ ਕਣਕ ਦੁਆਬੇ ਦੀ ਜਿਹੜੀ ਗਿੱਧਾ ਨਾ ਪਾਉ ਰੰਨ ਬਾਬੇ ਦੀ ਦੇਖਲੋ ਹੈਂ ਰੰਨ ਬਾਬੇ ਦੀ ਵੀ ਇਹਦੇ ਵਿੱਚ ਕੀ ਕਿਹਾ ਕਹਿੰਦਾ ਵੀ ਜਿਹੜੀ ਗਿੱਧਾ ਨਾ ਪਾਉਗੀ ਉਹਦਾ ਕਿਸੇ ਬਾਬੇ ਬੁਬੇ ਨਾਲ ਹੀ ਵਿਆਹ ਹੋਊਗਾ

ਮੁੰਡੇ ਨਾਲ ਨੀ ਹੁੰਦਾ ਵੀ ਜਿਹਨੂੰ ਨੱਚਣਾ ਨਹੀਂ ਆਉਂਦਾ

ਕਹਿੰਦਾ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਕੈਦ ਕਰਾ ਦਊਂਗੀ ਮੈਂ ਡਿਪਟੀ ਦੀ ਸਾਲੀ

ਕਹਿੰਦੀ ਮੈਂ ਡਿਪਟੀ ਦੀ ਸਾਲੀ ਆਂ

ਦੇਖਲਾ ਕਹਿਣ ਦਾ ਵੀ ਬੀ ਆਪਣੇ ਮਤਲਬ ਦੀ ਜਿਵੇਂ ਮਰਜੀ ਕਰੀ ਜਾਓ ਮਜਾਕ ਕਰੀ ਜਾਓ ਕੋਈ ਗੁੱਸਾ ਨਹੀਂ ਕਰਦਾ ਬੱਸ ਇੱਕ ਦੂਏ ਨੂੰ ਉਹ ਕਰਨਾ ਹੁੰਦਾ ਵੀ ਇਹ ਤੀ ਉਹਦੇ ਨਾਲ ਚੱਲੀ ਜਾਂਦਾ ਇਹਦੇ ਕਰਕੇ ਆ ਕਹਿੰਦਾ ਹਾਂ ਕਹਿੰਦਾ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਿਆ ਗਲਾਸ

ਕਹਿੰਦਾ ਹੁਣ ਕਿਉਂ ਰੋਂਦੀ ਆ ਜੀਜਾ ਲੈ ਗਿਆ ਸਾਕ

ਹਾਂ ਵੀ ਹੁਣ ਕਿਉਂ ਰੋਨੀ ਆ ਜੇ ਤੇਰਾ ਜੀਜਾ ਲੈ ਗਿਆ ਸਾਕ

ਬੱਸ ਹਨਾ ਉੱਚੇ ਟਿੱਬੇ ਮੈਂ ਤਾਣਾ ਤਣਦੀ ਦੂਰ ਵੱਜੇ ਇਕ ਤਾਰਾ

ਕਹਿੰਦਾ ਖੂਹ ਤੇ ਮਿਲ ਮੁੰਡਿਆਂ ਸ਼ੱਕ ਕਰਦਾ ਪਿੰਡ ਸਾਰਾ

ਹਾਂ ਹਾਂ ਉਹੀ ਤੇ ਹੈ ਹਾਂ ਕਹਿੰਦਾ ਖੂਹ ਤੇ ਮਿਲ ਮਿੱਤਰਾ ਜੇ ਉਹਨੂੰ ਪੁੱਛੇ ਵੀ ਖੂਹ ਤੇ ਕਿਹੜਾ ਕੋਈ ਨਹੀਂ ਆਉਂਦਾ

ਇੱਕ ਉਹ ਕਹਿੰਦੀ ਅਮ ਕਿਹ ਲਓ ਵੀ ਖੂਹ ਤੇ ਜਾਂ ਇਕੱਲਾਪਨ ਜਾਂ ਹੋਰ ਸਿਫਤਾਂ ਵੀ ਇਹੀ ਜਗ੍ਹਾ ਮਿਲ ਵੀ ਜਿੱਥੇ ਕੋਈ ਨਾਂ ਹੋਵੇ ਕਹਿਣ ਦਾ ਮਤਲਬ

ਕਹਿੰਦਾ ਊਰੀ ਊਰੀ ਊਰੀ ਵੇ ਦੁੱਧ ਡੁੱਲਿਆ ਜੇਠ ਨੇ ਘੂਰੀ ਵੇ ਦੱਸ

ਹੁਣ ਇਹਨੂੰ ਪੁੱਛੇ ਵੀ ਵੀ ਜੇਠ ਘੂਰੁਗਾ ਹੀ ਜੇ ਤੂੰ ਦੁੱਧ ਡੋਲੀ ਜਾਏਗੀ

ਦੇਖਲੋ

ਸੂਆ ਸਾਕ ਭਤੀਜੀ ਦਾ ਲੈਕੇ ਆਈ ਭੂਆ

ਮਤਲਬ ਭੂਆ ਆਪਣੇ ਇੱਧਰ ਭਤੀਜੀ ਦਾ ਭੁਤੀਜੇ ਦਾ ਲਿਆ ਆਈ ਨਾ ਸੁਹਰਿਆਂ ਵੱਲੋਂ

ਕਹਿੰਦਾ ਹਾੜ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ

ਠੀਕ ਹੈ ਹਾੜ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ ਵੇ ਕੀ ਧੁੱਪ ਧੁੱਪ ਲਾਈ ਐ ਤਾਣ ਛੱਤਰੀ ਵੇ ਜਿਹੜੀ ਲੰਡਨੋਂ ਮੰਗਾਈ ਐ

ਹਨਾ ਘੁੰਡ ਕੱਢ ਲਓ ਵੀ ਤਾਂਹੀ ਉਪਰੋਂ ਦੇਖਿਆ ਵੀ ਜੇਠ ਦਾ ਮਹੀਨਾ ਧੁੱਪ ਇੰਨੀ ਤੇਜ਼ ਪੈਂਦੀ ਏ ਕੁੜੀਆਂ ਨੇ ਮੂੰਹ ਢੱਕ ਲੈਂਦੀਆਂ ਹਾਂ ਹੁਣ ਕਿਸੇ ਨੇ ਘੁੰਡ ਤੇ ਵੀ ਬਣਾਈ ਏ ਕਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਵੇ ਤੇਰੀ ਮਾਂ ਪੁਰਾਣੇ fashion ਦੀ ਮੈਨੂੰ ਘੁੰਡ ਘੁੰਡ ਕੱਢਣ ਨੂੰ ਕਹਿੰਦੀ